ਬੱਸ ਹਾਂਜੀ ਬੱਚੇ ਠੀਕ ਨੇ ਮੈਂ ਕਿਹਾ ਤੇਰੇ ਹਾਂਜੀ ਠੀਕ ਨੇ ਠੀਕ ਨੇ ਸਭ

ਸਕੂਲ ਤੋਂ ਤਾਂ ਜਾ ਕੇ ਆਏ ਓ ਤੁਸੀਂ otherwise ਜਾਂ ਫੇਰ ਇੱਦਾਂ ਈ ਸਕੂਲ ਤਾਂ ਖੁੱਲਗੇ ਨਾ ਬੱਚਿਆਂ ਦੇ ਸਕੂਲ ਖੁੱਲਗੇ ਤਿੰਨ ਚਾਰ ਦਿਨ ਦੀ ਛੁੱਟੀਆਂ ਸੀਗੀਆਂ husband ਦੀ ਵੀ ਸੀ ਤਾਂ ਆਪਾਂ plain ਬਣਾ ਲਿਆ suddenly ਬਣੀ ਏ ਤਾਹੀ ਨੀਂ ਦੱਸਿਆ ਮੈਂ ਤੁਹਾਨੂੰ ਮੈਂ ਕਿਹਾ ਹੁਣ ਦੱਸਦੀ ਆ ਆਪਾਂ ਘੁੰਮ ਕੇ ਆ ਗਏ ਹਾਂ ਨੀਂ ਵਧੀਆ ਕੀਤਾ ਦੱਸ ਤਾਂ ਹੁਣ ਅਸੀਂ ਵੀ plan ਬਣਾਦੇ ਆ ਜੇ ਤੁਹਾਡਾ ਕੁੱਝ ਵਿਚਾਰ ਬਣਿਆ ਨਾਲ ਚੱਲਣ ਦਾ ਤਾਂ ਚੱਲ ਪਿਉ

ਬਣਾਉ ਫੇਰ ਤੁਸੀਂ special food ਤੁਸੀਂ ਵੀ ਵਧੀਆ food ਬਣਾਂਦੇ ਓ ਤੁਸੀਂ ਤੁਸੀਂ ਬਣਾਉ plain ਤੁਹਾਨੂੰ ਖਾਣ ਪੀਣ ਦਾ ਜਿਆਦਾ ਸ਼ੋਂਕ ਏ ਘੁੰਮਣ ਦਾ ਸ਼ੋਂਕ ਏ ਸਾਨੂੰ ਤਾਂ ਪਤਾ ਨੀਂ ਇੰਨਾ

ਠੀਕ ਏ ਬਣਾਦੇ ਆ plan ਫੇਰ

ਚਲੋ ਠੀਕ ਏ ਹੁਣ ਤਾਂ time ਵੀ ਹੋ ਗਿਆ ਕਾਫੀ ਫਿਰ ਦੇਖਦੇ ਆ ਫਿਰ ਕਰਦੇ ਆ ਗੱਲ ਜਦੋਂ ਬਣੁਗਾ plain ਫਿਰ ਦੱਸਾਂਗਾ ਮੈਂ ਠੀਕ ਏ

mam ਮੈਂ ਤੁਹਾਨੂੰ ਇੱਕ complaint ਪਾਣੀ ਸੀ bank ਦੇ against ਜੀ mam ਕਿਹੜੇ bank ਦੇ against ਕਰਨੀ ਹੈ ਤੁਸੀਂ madam ਅਹ mam actually ਮੈਂ ਨਾ ਆਪਣੇ ਹੀ bank ਦਾ ਹੈਗਾ ਹੈ ਮੈਂ ਵਿੱਚ ਜਾਕੇ ਨਾ ਮੈਂ ਪੈਸੇ withdraw ਕੀਤੇ ਸੀ debit card ਦੇ through

ਤੇ mam ਪੈਸੇ ਤੇ ਮਿਲੇ ਨਹੀਂ or ਮੇਰੇ account ਵਿੱਚੋ ਪੈਸੇ ਵੀ ਕੱਟ ਗਏ ਤੇ

ਤੇ ਮੈਂ ਉਹਦੇ ਬਾਅਦ bank ਦੇ ਅੰਦਰ ਜਾਕੇ ਮੈਂ bank ਦੇ manager ਨੂੰ ਕਿਹਾ ਕਿ sir ਇਸ ਤਰ੍ਹਾਂ ਤਰ੍ਹਾਂ ਮੈਂ ਪੈਸੇ withdraw ਕੀਤੇ ਸੀ ਤੇ ਪੈਸੇ withdraw ਨਹੀਂ ਹੋਏ but ਮੇਰੇ ਕੋਲ message ਆ ਗਿਆ ਤੇ ਉਹ ਕਹਿੰਦੇ mam

okay ਤੇ mam ਤੁਹਾਡਾ ਕਹਿਣ ਦਾ ਕਿ ਮਤਲਬ ਹੈ ਕਿ ਤੁਸੀਂ ਤੋਂ ਪੈਸੇ ਕਢਾਏ ਸੀ ਤੇ ਤੁਹਾਡੇ ਕੋਲ ਆਏ ਨਹੀਂ ਪੈਸੇ ਹਾਂਜੀ mam ਮੈਂ ਆਪਣੇ debit card ਦੇ through ਮੈਂ ਵਿੱਚੋ ਦਸ ਹਜ਼ਾਰ ਰੁਪਏ ਦਾ withdraw ਕੀਤਾ ਸੀ ਮੈਨੂੰ ਬਹੁਤ urgent ਲੋੜ ਸੀ ਤੇ

withdraw ਕਰਨ ਦੇ ਬਾਅਦ ਮੇਰੇ ਕੋਲ ਕੋਈ ਪੈਸੇ ਨਹੀਂ ਆਏ but ਮੈਨੂੰ message ਆ ਗਿਆ ਕਿ ਤੁਹਾਡੀ payment withdraw ਹੋ ਗਈ ਹੈ ten thousand rupees ਫਲਾਣੇ ਫਲਾਣੇ bank ਦੀ ਫਲਾਣੀ branch ਦੇ ਵਿੱਚੋਂ

mam ਮੈਂ ਕਿਹਾ ਸੀ bank manager ਨੂੰ ਮੈਂ ਕਿਹਾ ਸੀ ਅਸਲ ਵਿੱਚ ਕਿ ਸੀ mam ਉਸ ਦਿਨ ਮਾਰਚ ਦੀ thirty first date ਸੀ ਤੇ ਇਹ year closing ਹੁੰਦੀ ਹੈ or ਵੈਸੇ ਵੀ month ending ਵੀ ਹੁੰਦੀ ਹੈ or year closing ਵੀ ਹੁੰਦੀ ਹੈ ਮੈਂ branch manager ਨੂੰ ਕਿਹਾ ਤੇ ਉਹ ਕਹਿੰਦਾ ਹੈ ਕਿ madam ਅੱਜ closing ਹੈਗੀ ਹੈ ਤੇ closing ਕਰਕੇ ਸਾਡੇ servers ਬਹੁਤ ਜਿਆਦਾ busy ਨੇ

return ਹੋ ਜਾਣਗੇ ਤੁਹਾਡੇ ਖਾਤੇ ਚ ਕਿਉਂਕੀ ਮੇਰੇ ਖਾਤੇ ਵਿੱਚ ਦਿਖਾ ਰਿਹਾ ਸੀ ਕਿ twenty thousand rupees withdraw ਹੋ ਗਏ ਨੇ transaction ਤੇ mam ਅਸੀਂ ਕਿਹਾ mam ਕਿ ਅਸੀਂ ਅਹ sir ਅਸੀਂ ਨਾ ਤੁਹਾਡੀ CCTV footage ਦੇਖਣਾ ਚਾਹਨੇ ਹਾਂ ਕਿ ਪੈਸੇ ਆਏ ਨੇ withdraw ਨਿਕਲੇ ਨੇ ਕੇ ਨਹੀਂ ਨਿਕਲੇ ਕਿਉਂਕਿ mam ਮੈਂ ਅਸੀਂ ਕੱਢਿਆ ਉਸ time ਪੈਸੇ ਨਹੀਂ ਆਏ or within within a one minute message ਆ ਗਿਆ ਪੈਸੇ withdraw ਹੋ ਗਏ ਨੇ withdraw or ਉਹਦੇ ਬਾਅਦ ਮੈਂ ਅੰਦਰ ਆਕੇ ਤੁਹਾਡੇ ਨਾਲ ਗੱਲ ਵੀ ਕੀਤੀ

ਜਾਣ ਦੇ ਥੋੜੀ ਦੇਰ ਦੇ ਬਾਅਦ ਪੈਸੇ ਆਏ ਹੋਣ mam ਅਹ ਇਸਦੇ ਲਈ very sorry ਕੀ ਤੁਹਾਡੇ ਨਾਲ ਐਵੇਂ miss

or ਤੁਸੀਂ ਉੱਥੇ ਕਿੰਨੀ ਦੇਰ ਰੁਕੇ ਰਹੇ ਜਦ ਤੱਕ ਦੇ ਵਿੱਚੋ ਪੈਸੇ ਨਹੀਂ ਨਿਕਲੇ mam ਮੇਰੇ ਕੋਲ message ਇੱਕ ਇੱਕ ਮਿੰਟ ਦੇ ਅੰਦਰ ਹੀ ਆ ਗਿਆ ਕਿ ਤੁਹਾਡੇ ਪੈਸੇ withdraw ਹੋ ਗਏ ਨੇ but ਮੈਂ ਉੱਥੇ ਵਿੱਚ ਜੋ ਹੈ mam ਦੋ minute ਖੜੀ ਰਹੀ ਕਿਉਂਕੀ ਮੇਰੇ ਕੋਲ message ਆ ਗਿਆ ਨਾ ਕਿ ਤੁਹਾਡੇ ਕੋਲ ਪੈਸੇ withdraw ਹੋ ਗਏ ਨੇ ਤੇ ਮੈਂ ਅੰਦਰ manager ਕੋਲ ਗਈ ਕਿਉਂਕੀ ਉਹ ਜਿਹੜਾ ਸੀ ਉਹ bank branch ਦੇ ਬਾਹਰ ਹੀ ਸੀ ਨਹੀਂ mam ਮੇਰਾ ਮਤਲਬ ਹੈ ਕਿ ਜਦੋਂ ਤੁਹਾਡੇ ਕੋਲ message ਆ ਗਿਆ ਤੇ ਤੁਸੀ ਨਾਲ ਹੀ on the spot ਹੀ ਤੁਸੀ ਆਪਣਾ ਇਸ ਅਹ room ਛੋੜ ਕੇ bank ਚਲੇ ਗਏ ਜਾਂ ਥੋੜੀ ਦੇਰ ਹੋਰ wait ਕੀਤੀ ਸੀ ਉੱਥੇ

ਤੇ ਤੁਹਾਡੇ ਕੋਲ card ਪਾਂਦੇ ਹੋ or ਉਸ ਤੋਂ ਬਾਅਦ ਉਹਦੇ ਤੇ ਲਿਖਿਆ ਆਂਦਾ ਹੈ ਕਿ ਤੁਸੀ ਆਪਣਾ card ਬਾਹਰ ਕੱਢ ਲੋ ਇਸ ਤੋਂ ਬਾਅਦ ਤੁਹਾਡੇ ਕੋਲ money transfer ਹੁੰਦੀ ਹੈ ਵਿੱਚੋਂ ਤੇ ਤੁਸੀ ਅਹ ਕਹਿਣਾ ਚਾਹ ਰਹੇ ਹੋ ਕਿ ਤੁਹਾਨੂੰ ਉਸ ਤੋਂ ਬਾਅਦ money transfer ਨਹੀਂ ਹੋਈ ਲੇਕਿਨ message ਆ ਗਿਆ

ਅਹ machine ਵਿੱਚੋਂ ਪੈਸੇ ਬਾਹਰ ਆਣ ਕਈ ਵਾਰੀ machine ਖ਼ਰਾਬ ਹੋ ਗਈ ਹੁੰਦੀ ਹੈ ਉਸਦੀ ਅਹ process ਅਹ ਮਤਲਬ ਪੈਸੇ ਕੱਢਨ ਵਾਲਾ ਅੜ ਗਿਆ ਹੁੰਦਾ ਹੈ ਤੇ ਤੁਸੀ ਥੋੜੀ ਦੇਰ wait ਕਰ ਸਕਦੇ ਸੀ

mam ਇੱਕ immediately ਤੇ ਮੈਂ ਨਹੀਂ ਨਿਕਲ ਕੇ ਗਈ ਕਿਉਂਕਿ ਮੈਂ ਫਿਰ ਉਹਨਾ ਨੇ ਕਿਹਾ ਚੋਵੀ ਘੰਟੇ ਤੁਸੀ wait ਕਰੋ ਚੋਵੀ ਘੰਟਿਆਂ ਬਾਅਦ ਤੁਹਾਨੂੰ message payment ਜਿਹੜੀ ਹੈ ਉਹ ਵਾਪਿਸ ਆ ਜਾਏਗੀ ਤੇ mam ਮੈਂ ਚੋਵੀ ਘੰਟਿਆਂ ਤੱਕ wait ਕਰਨ ਦੇ ਬਾਵਜੂਦ ਮੈਨੂੰ payment ਵਾਪਿਸ ਨਹੀਂ ਆਈ ਤੇ ਮੈਂ bank manager ਕੋਲ ਅਗਲੇ ਦਿਨ ਫੇਰ ਗਈ ਤੇ ਮੈਂ ਉਹਨਾ ਨੂੰ ਕਿਹਾ ਕਿ sir payment ਤੁਸੀਂ ਕਹਿ ਰਹੇ ਸੀ ਕਿ ਵਾਪਿਸ ਆ ਜਾਏਗੀ ਮੇਰੀ payment ਵਾਪਿਸ ਨਹੀਂ ਆਈ ਏ ਕਿਆ ਤੁਸੀ ਤੁਹਾਡੇ ਅੰਦਰ initialCCTVinitial ਕੈਮਰੇਜ਼ ਲੱਗੇ ਹੋਏ ਨੇ ਤੁਸੀ ਸਾਨੂੰ footage ਦਿਖਾ ਸਕਦੇ ਹੋ ਕਿ ਤੁਹਾਡੇ payment ਆਈ ਹੈ ਜਾਂ ਨਹੀਂ ਆਈ ਜਾਂ ਕਿਸੀ ਹੋਰ ਨੇ ਨੇ ਤਾਂ ਨਹੀਂ ਲੈ ਲਈ payment ਤੇ mam ਤੁਹਾਡੇ branch manager ਨੇ ਸਾਨੂੰ ਸਾਫ਼ ਮਨਾ ਕਰਤਾ ਟਰਕਾ ਦਿੱਤਾ ਉਹਨੇ ਕਿਹਾ ਜੀ ਬਹੁਤ closing ਦਾ time ਹੈਗਾ ਬਹੁਤ server ਸਾਡੇ slow ਹੈਗੇ ਨੇ ਹਜੇ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਸਾਨੂੰ manager ਕੋਲੋਂ ਉੱਪਰੋ branch main head office ਤੋਂ ਅਹ request ਭੇਜ ਕੇ ਲੈਣੀ ਪਏਗੀ ਤਾਂ ਜਾਕੇ ਅਸੀਂ ਤੁਹਾਨੂੰ ਕੁੱਝ ਦਿਖਾ ਪਾਵਾਂਗੇ mam ਮੇਰੇ ਦਸ ਹਜਾਰ ਜਿਹੜੇ ਨੇ ਉਹ ਗਏ ਨੇ ਮੇਰੇ ਖਾਤੇ ਚੋ ਤੇ ਮੈਂ ਉਹਨਾ ਦੇ office ਵਿੱਚ ਇੱਕ ਹਫਤਾ ਤੱਕ ਮੈਂ ਚੱਕਰ ਲਗਾਂਦੀ ਰਹੀ ਹਾਂ ਉਹ ਮੈਨੂੰ ਇਹ ਕਹਿੰਦੇ ਰਹੇ ਇੱਕ ਦਮ footage ਨਹੀਂ ਆਂਦੀ ਇੱਕ ਦਮ footage ਨਹੀਂ ਆਂਦੀ ਠੀਕ ਏ madam ਮੈਂ ਤੁਹਾਡੇ ਕੋਲੋਂ ਇਹ ਜਾਨਣਾ ਚਾਹੁੰਦੀ ਹਾਂ ਕਿ ਕਿਸੀ ਵੀ CC ਫ਼ੋ ਜਿਹੜੇ CC ਕੈਮਰਾਜ਼ ਹੁੰਦੇ ਨੇ bank ਦੇ ਜਾਂ ਦੇ ਉਹ immediately ਕੋਈ footage ਨਹੀਂ ਦਿਖਾਂਦਾ sorry mam ਥੋਨੂੰ ਇਹ inconvenient ਹੋਈ ਹੈ ਲੇਕਿਨ ਤੁਸੀਂ ਜਿਸ ਤਰ੍ਹਾਂ mam ਤੁਹਾਡੇ ਕੋਲੋਂ ਅਹ miss happening ਹੋਈ ਤੁਸੀਂ ਉੱਪਰ complaint ਨਹੀਂ ਡਾਲੀ madam bank

ਹਾਂ ਇਹਨਾ ਦੇ bank ਦੇ ਉੱਪਰ ਵੀ head office ਵਿੱਚ ਪਾਈ ਸੀ ਤੇ ਉਹਨਾ ਨੇ ਸਾਨੂੰ ਇੰਨਾ ਕਿਹਾ ਕਿ ਅਸੀਂ ਨਾ ਅਹ ਉਸ branch ਵਿੱਚ ਕਹਿ ਦਿੰਦੇ ਹਾਂ ਉਹ ਤੁਹਾਨੂੰ CCTV footage ਦਿਖਾ ਦੇਣਗੇ but ਜਦੋਂ ਮੈਂ ਇੱਕ ਹਫਤੇ ਬਾਅਦ ਗਈ ਤੇ ਉਹਨਾ ਨੇ ਕਿਹਾ ਜੀ ਸਾਡਾ branch manager ਤਾਂ change ਹੋ ਗਿਆ ਵੇ ਅਸੀਂ ਹਜੇ ਤੁਹਾਨੂੰ ਨਹੀਂ ਦਿਖਾ ਸਕਦੇ ਹਾਂ ਸਾਡਾ ਨਵਾਂ branch manager ਆਏਗਾ ਤਾਂਹੀਂ ਅਸੀਂ ਤੁਹਾਨੂੰ ਦਿਖਾ ਪਾਵਾਂਗੇ

ਲੇਕਿਨ ਅਗਰ madam ਤੁਸੀਂ ਇਸਦੀ complaint ਉੱਪਰ RBI ਚ ਪਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ complaint ਇੱਥੇ update ਕਰ ਸਕਦੀ ਹਾਂ mam ਮੈਂ ਹੁਣ ਹਾਰ ਗਈ ਸਾਰੇ ਪਾਸੇ complaint ਕਰ ਕਰ ਕੇ ਤੁਹਾਡੇ bank ਦੇ ਹਰ ਇੱਕ ਥਾਂ ਤੇ ਮੈਂ customer care ਤੇ ਸਭ ਜਗ੍ਹਾ ਤੇ ਮੈਂ ਕੰਪਲੇਨਾਂ ਕਰ ਕੇ

ਗੱਲ ਦੱਸ ਰਹੀ ਹਾਂ ਕਿਉਂਕਿ mam ਮੈਂ ਆਪਣੇ ਦਸ ਹਜ਼ਾਰ ਰੁਪਏ ਗੁਮਾ ਚੁੱਕੀ ਹਾਂ ਅੱਜ ਤੋਂ ਤਿੰਨ ਸਾਲ ਪਹਿਲੇ ਦੀ ਇਹ mam ਕਹਾਣੀ ਹੈਗੀ ਹੈ ਸਾਰੀ ਤੇ ਹੁਣ ਇਸ ਕਹਾਣੀ ਨੂੰ ਕੋਣ ਦੇਖੇਗਾ ਇਸ ਗੱਲ ਨੂੰ ਕੋਣ jugde ਕਰੇਗਾ ਕਿ ਹਾਂ ਹੋਇਆ ਸੀ ਕੇ ਨਹੀਂ mam ਤੁਹਾਡੇ bank ਵਾਲੇ ਕਹਿੰਦੇ ਨੇ ਕਿ ਇੱਕ ਹਫਤੇ ਬਾਅਦ ਦੀ footage ਸਾਰੀ delete ਹੋ ਜਾਂਦੀ ਹੈ ਤੇ ਤਿੰਨ ਸਾਲ ਦੀ ਗੱਲ ਹੈ mam

ਤੇ ਤੁਸੀ ਉਸਦੀ immediately ਇੱਕ ਹਫਤੇ ਦੇ ਅੰਦਰ ਅੰਦਰ ਉੱਪਰ RBI ਚ complaint ਕਰ ਸਕਦੇ ਹੋ ਉਸਦੇ bank detail ਤੇ ਜਾਕੇ RBI ਚ complaint ਕਰਨ ਨਾਲ ਤੁਹਾਡੀ ਨਾਲ ਦੀ ਨਾਲ ਸੁਣੀ ਜਾ ਸਕਦੀ ਹੈ or ਇਸ ਨੂੰ ਤੁਸੀਂ ਕਹਿ ਰਹੇ ਹੋ ਬੜਾ ਲੰਬਾ time ਹੋ ਗਿਆ ਤੇ ਇਸ ਲਈ mam ਮੈਂ ਬਹੁਤ ਬਹੁਤ sorry ਆਂ ਲੇਕਿਨ ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਡੀ ਹਲੇ ਵੀ complaint ਉੱਪਰ ਪਾ ਸਕਦੀ ਹਾਂ ਜਿਸ ਦੇ ਨਾਲ ਦੇਖਦੇ ਹਾਂ ਕਿ ਤੁਹਾਨੂੰ RBI ਅੱਗੋ ਕਿ information ਦਿੰਦਾ ਹੈ

ਅਹ ਤੁਹਾਡਾ ਇਸ ਚੀਜ਼ ਦਾ ਬਹੁਤ thanks ਕਿ ਤੁਸੀ ਮੈਨੂੰ ਦੱਸਿਆ ਹੈ ਕਿ RBI ਚ ਅਸੀਂ bank ਦੇ against ਕੋਈ ਵੀ complaint ਪਾ ਸਕਦੇ ਹਾਂ

ਕੀ process ਹੁੰਦਾ ਹੈ or ਅਸੀਂ ਕਿਹੜੀ ਕਿਹੜੀ complaint ਪਾ ਸਕਦੇ ਹਾਂ mam ਤੁਸੀ ਕੋਈ ਵੀ ਆਪਣੀ bank ਤੋਂ related ਅਗਰ ਤੁਹਾਡਾ bank ਕੋਈ ਵੀ complaint ਨਹੀਂ ਸੁਣ ਰਿਹਾ ਹੈ ਕੋਈ ਵੀ problem ਏ ਪੈਸੇ withdraw ਦੀ ਜਾਂ ਅਹ account ਖੋਲਣ ਦੀ ਤਾਂ ਤੁਹਾਨੂੰ ਕੋਈ ਵੀ detail information ਨਹੀਂ ਦੇ ਰਿਹਾ ਤੁਸੀਂ ਉਸੀ bank account ਦੇ ਅਹ EMAIL ID ਤੇ ਜਾਕੇ website ਤੇ ਜਾਕੇ ਉਸਦੇ ਵਿੱਚ ਅਹ ਵੀ bank ਤੋਂ ਖਿਲਾਫ਼ ਪਹਿਲੇ ਡਾਲੋ bank ਦੇ ਉੱਪਰ ਉਸ ਤੋਂ ਬਾਅਦ ਤੁਸੀਂ ਉਸੀ bank ਦੇ ਵਿੱਚ RBI ਤੇ detail ਤੇ ਜਾਕੇ ਆਪਣੀ complaint ਪਾ ਸਕਦੇ ਹੋ okay mam

thanks ਤੁਸੀਂ ਮੈਨੂੰ ਦੱਸਿਆ ਕਿ ਹਾਂਜੀ mam sorry ਹਾਂਜੀ mam ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੰਦੀ ਹਾਂ ਕਿ ਤੁਹਾਡੇ ਨਾਲ ਕੋਈ ਵੀ miss happening ਹੁੰਦੀ ਹੈ ਅਗਰ ਤੁਸੀ ਦੋ ਤਿੰਨ ਚੱਕਰ bank ਦੇ ਲਗਾ ਚੁੱਕੇ ਹੋ ਇੱਕ ਹਫਤੇ ਦੇ ਅੰਦਰ ਤੁਹਾਡੀ bank ਉਹ problem resolve ਨਹੀਂ ਕਰਦਾ ਤੇ ਤੁਸੀ ਉਸ resolve problem ਨੂੰ ਉਸੀ ਇੱਕ ਹਫਤੇ ਦੇ ਅੰਦਰ RBI ਨੂੰ ਡਾਲ ਸਕਦੇ ਹੋ ok mam mam ਮਤਲਬ ਅਸੀਂ RBI ਦੇ ਅੰਦਰ ਆਪਣੇ bank ਤੋਂ related ਹਰ ਇੱਕ ਛੋਟੀ ਵੱਡੀ problems ਡਾਲ ਸਕਦੇ ਹਾਂ ਤੇ mam ਉਹ ਸਾਨੂੰ RBI ਕਿੰਨੇ time ਦੇ ਅੰਦਰ revert ਦਿੰਦਾ ਉਹ ਸਾਡੀ problem ਦਾ mam ਅਗਰ mam ਸਭੀ bank RBI ਦੇ under ਹੁੰਦੇ ਨੇ ਜੇ ਤੁਸੀ ਆਪਣੀ ਅਹ ਕੋਈ ਵੀ complaint RBI ਦੇ under ਅਗਰ ਤੁਹਾਡਾ bank ਨਹੀਂ ਸੁਣਦਾ ਇੱਕ ਹਫਤੇ ਤੱਕ ਤੁਹਾਡੀ complaint

ਕਿੰਨਾ ਲੰਬਾ ਹੈ or ਉਹ ਇੱਕ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਉਹ resolve ਕਰ ਦਿੰਦਾ ਹੈ or ਉਸ bank ਦੇ ਖਿਲਾਫ਼ action ਵੀ ਲੈਂਦਾ ਹੈ ok mam mam actually ਮੇਰੇ ਨਾਲ ਨਾ ਇੱਕ ਵਾਰੀ ਪਹਿਲੇ ਵੀ ਹੋ ਚੁੱਕਾ ਹੈ ਅਹ same bank ਦੇ ਨਾਲ but ਕਿ ਕਰਾ mam ਕਿਉਂਕਿ service ਜਿਹੜੀ ਹੈ ਇਸੀ bank ਦੀਆਂ fast ਹੈਗਿਆ ਨੇ ਤੇ ਮੈਂ ਚਾਹ ਕੇ ਵੀ ਜੋ ਹੈ ਇਸ bank ਨੂੰ ਛੱਡ ਨਹੀਂ ਸਕਦੀ ਮੇਰੇ ਨਾਲ ਘਟਨਾਵਾਂ ਤੇ ਇਸ bank ਦੇ ਨਾਲ ਇੱਕ ਵਾਰੀ ਮੈਂ ਮੇਰਾ ਦਾ debit card ਸੀਗਾ ਮੈਂ ਵਿੱਚ ਪਾਇਆ ਪੈਸੇ withdraw ਕਰਨ ਵਾਸਤੇ ਤੇ ਉਹ debit card mam ਇਹਨਾ ਦਾ server slow ਹੋ ਗਿਆ ਉਹ debit card ਜਿਹੜਾ ਉਹ ਵਿੱਚ ਚਲਾ ਗਿਆ ਨਾ mam ਮੇਰੇ ਪੈਸੇ ਮੈਨੂੰ ਮਿਲੇ ਨਾ ਮੈਨੂੰ debit card ਮਿਲਿਆ ਤੇ ਮੈਂ ਅੰਦਰ ਜਾਕੇ ਉਹਨੂੰ request ਕੀਤੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਮੇਰਾ debit card ਜਿਹੜਾ ਮੈਂ ਵਿੱਚ ਪਾਇਆ ਸੀ or ਉਹ ਬਾਹਰ ਹੀ ਨਹੀਂ ਆਇਆ ਤੇ bank ਵਾਲੇ ਮੈਨੂੰ ਕਹਿੰਦੇ ਕਿ madam ਤੁਸੀ ਹੁਣ wait ਕਰੋ ਇੱਕ ਮਹੀਨੇ ਨੂੰ ਤੁਹਾਡਾ ਹੁਣ ਨਵਾਂ ਆਏਗਾ ਤਾਂ ਤੁਸੀ use ਕਰ ਸਕਦੇ ਹੋ mam ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਜਿਹੜੇ ਤੁਹਾਡੇ card ਨਾਲ ਜੋ miss happening ਹੋਈ ਹੈ ਉਹ ਤੁਹਾਨੂੰ ਹੁਣੀ ਹੋਈ ਹੈ ਜਾ ਕਿੰਨਾ time ਹੋ ਗਿਆ ਤੇ madam ਮੇਰੇ ਨਾਲ ਇਹ ਘਟਨਾ ਹੋਈ ਹੈ ਥੋੜੇ time ਪਹਿਲਾਂ ਹੀ ਪੈਸੇ withdraw ਤੋਂ ਥੋੜਾ time ਪਹਿਲਾਂ ਹੀ ਹੋਈ ਸੀ ਪਾਇਆ ਸੀ payment ਕਢਵਾਨ ਵਾਸਤੇ card ਹੀ ਅੰਦਰ ਚਲਾ ਗਿਆ mam ਦੇ ਅੰਦਰ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਹ ਤੁਹਾਡੇ ਵੀਹ ਹਜ਼ਾਰ ਦਸ ਹਜ਼ਾਰ ਦੇ ਨੇੜੇ ਤੇੜੇ ਹੀ ਇਹ ਘਟਨਾ ਹੋਈ ਹੈ ਹਾਂਜੀ ਉਸ ਤੋਂ ਪਹਿਲੇ ਦਸ ਹਜ਼ਾਰ ਕੱਢਣ ਤੋਂ ਪਹਿਲੇ ਹੋਈ ਸੀ ਤੇ ਇਹ ਨਵਾਂ card ਆਇਆ ਫਿਰ card ਆਣ ਦੇ ਬਾਅਦ ਅਸੀਂ withdraw ਕੀਤਾ ਪੈਸਾ but ਉਸ ਤੋਂ ਬਾਅਦ mam ਮੈਂ ਇੰਨਾ ਡਰ ਗਈ card ਨੂੰ

ਆਪਣੀ complaint RBI ਦੇ ਵਿੱਚ ਪਾ ਸਕਦੇ ਹੋ or ਉਸਦੇ ਉਸਤੋਂ related RBI ਤੁਹਾਡੀ ਇਹ problem solve ਕਰ ਦੇਗਾ ਤੁਹਾਡੀ ਕਿਉਂਕਿ ਅੱਗੇ ਵੀ ਤੁਹਾਨੂੰ bank ਨਾਲ ਐਸੀ ਕੋਈ ਵੀ problem ਨਹੀਂ ਆਏਗੀ ਉਹ first of all ਆਕੇ ਤੁਹਾਡੀ help ਕਰਨਗੇ ਆਹ mam ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਉਕਿ ਮੈਨੂੰ ਕਿਉਂਕਿ mam ਇਹ problems ਜਿਹੜੀਆਂ ਹੋਗੀਆਂ ਤੁਹਾਨੂੰ ਦੱਸਿਆ ਇਹ ਪੁਰਾਣੀ ਹੋ ਗਈ ਹੈ ਤੇ ਤੁਹਾਡੇ company ਵੱਲੋਂ ਹੀ ਸਾਨੂੰ ਇੱਕ message ਆਇਆ ਸੀ ਨਾ ਕਿ ਸਾਡੀ service ਕਿਸ ਤਰ੍ਹਾਂ ਕਿਸ ਤਰ੍ਹਾਂ ਹੈਗੀਆਂ ਅਗਰ ਕੋਈ ਵੀ problem ਤੁਸੀਂ ਇਸ number ਤੇ call ਕਰੋ ਤਾਂ ਮੈਂ ਤੁਹਾਡੇ number ਤੇ call ਕੀਤਾ ਤੇ ਤੁਹਾਨੂੰ ਅਹ ਦੱਸਣ ਵਾਸਤੇ ਕਿ ਤੁਹਾਡੀ service ਅੱਛੀ ਨਹੀਂ ਸੀ but ਸਿਰਫ ਇਹ ਹੈ ਕਿ ਥੋੜੀ fast ਹੈਗੀ ਹੈ ਤਾਂ ਕਰਕੇ ਮੈਂ ਚਾਹੰਦੀ ਹਾਂ ਕਿਉਕਿ ਮੇਰਾ ਬਾਕੀ ਜਿਹੜਾ ਇੱਕ ਹੋਰ account ਹੈਗਾ mam ਉਹ ਮੇਰਾ ਨਾ ਸਰਕਾਰੀ bank ਦੇ ਨਾਲ ਹੈ ਉੱਥੇ ਮੇਰਾ ਕੰਮ ਸਹੀ ਚੱਲਦਾ ਉੱਥੇ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ slow ਜਰੂਰ ਹੈ but ਉੱਥੇ ਕੋਈ ਦਿੱਕਤ ਨਹੀਂ ਆਉਂਦੀ ਇੱਥੇ ਜਿਆਦਾ ਆਈ ਤੇ ਤਾਂ ਮੈਂ ਤੁਹਾਨੂੰ call ਕਰਕੇ ਉਹਨਾ ਦੀ ਦੱਸਿਆ ਹੈ ਕਿ ਤੁਹਾਡੇ bank ਦੀ service ਕਿਸ ਤਰ੍ਹਾਂ ਦੀ ਹੈਗੀ ਹੈ ਤੇ ਕਿਸ ਤਰ੍ਹਾਂ ਦੀ ਰਹਿ ਰਹੀ ਹੈ

ਅਗਰ ਤੁਹਾਨੂੰ ਇਹ ਲੱਗਿਆ ਕਿ ਮੇਰੇ ਤੇ ਕੋਲੇ compliant ਦਾ ਪਿਟਾਰਾ ਹੈਗਾ ਤੇ mam ਮੈਂ problem ਆਈ ਹੈ ਤਾਂ ਮੈਂ ਤੁਹਾਨੂੰ ਕਿਹਾ ਹੈ ਨਹੀਂ mam ਤੁਸੀਂ ਸਾਨੂੰ ਆਪਣੀ free of cost problem ਦੱਸ ਸਕਦੇ ਹੋ ਅਸੀਂ resolve ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਸਾਡੇ ਕੋਲੋ resolve ਨਹੀਂ ਹੁੰਦਾ ਤਾਂ ਤੁਸੀ free ਅਹ ਅਹ free ਹੋ RBI ਵਿੱਚ call ਕਰਨ ਵਾਸਤੇ or mam ਇਹ ਤੁਹਾਡਾ ਹੱਕ ਹੈ ਇਹ ਤੁਹਾਡਾ ਕਿ ਤੁਸੀ RBI ਚ complaint ਕਰ ਸਕਦੇ ਹੋ ਲੇਕਿਨ ਅਗਰ mam ਤੁਸੀਂ ਸਾਨੂੰ feedback ਦੇਣਾ ਚਾਹੁੰਦੇ ਹੋ ਸਾਡੇ bank ਤੋਂ related ਤੇ ਤੁਸੀਂ ਸਾਨੂੰ ਜਰੂਰ feedback ਦੇਣਾ ਜੋ ਸਾਡਾ phone ਅਹ ਦੇ ਬਾਅਦ ਆਏਗਾ ਉਸਦੇ ਉੱਤੇ or ਬਾਕੀ ਅਗਰ mam ਤੁਹਾਡੀ ਤੁਸੀਂ problem ਅਹ ਡਾਲਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਇੱਥੋਂ problem erase ਕਰ ਸਕਦੀ ਹਾਂ ਉੱਪਰ mam ਹੁਣ ਕਿਹੜੀ problem ਦਾ solution ਹੋਏਗਾ mam problem ਦਾ ਕੋਈ solution ਹੁਣ ਤੇ ਹੋ ਨਹੀਂ ਸਕਦਾ ਮੈਂ just ਇਹੀਓ feedback ਹੀ ਹੈ mam ਮੇਰਾ ਕਿ ਤੁਹਾਡੀ company ਵਿੱਚ problems ਆਂਦੀਆਂ ਨੇ ਉਹਦਾ solution ਨਹੀਂ ਦਿੰਦੇ ਬਾਕੀ ਕੰਮ ਤੁਸੀਂ ਬਹੁਤ fast ਕਰ ਜਾਂਦੇ ਹੋ company ਤੁਹਾਡੀ bank ਬੱਸ ਇਹੀਓ ਦੱਸਣਾ ਸੀ ਕਿਉਂਕਿ feedback ਵਾਸਤੇ ਹੀ message ਸੀ ਨਾ ਮੈਨੂੰ mam ਤੇ ਮੈਂ ਤੁਹਾਨੂੰ feedback

ਅਹ okay mam thank you ਤੁਹਾਡਾ ਇੱਥੇ call ਕਰਨ ਵਾਸਤੇ or ਆਪਣਾ feedback ਦੇਣ ਵਾਸਤੇ thank you mam

hello

ਸਤਿ ਸ਼੍ਰੀ ਅਕਾਲ ਦੀਦੀ ਹੋਰ ਕੀ ਹਾਲ ਚਾਲ ਏ ਬੱਸ ਠੀਕ ਤੁਸੀਂ ਸੁਨਾਉ ਮੈਂ ਤੇ ਵਧੀਆ ਕੀ ਕਰ ਕੀ ਕਰ ਰਹੇ ਏ ਅੱਜਕਲ ਬੱਸ ਆ ਤੁਸੀਂ ਨੀਂ ਨਜਰ ਆਉਂਦੇ ਕਦੀ ਮਿਲੇ ਨੀਂ ਕਿੱਥੇ ਰਹਿੰਦੇ ਓ ਕਿੱਥੇ ਨੀਂ ਦੀਦੀ ਘਰ ਈ ਬੈਠੀ ਰੇ ਥੋੜੀ ਤਬੀਅਤ ਖ਼ਰਾਬ ਏ ਬੁਖਾਰ ਵਗੈਰਾ ਚੱਲ ਰਿਹਾ ਇੱਕ ਦਮ ਹੁਣ environment change ਹੋ ਰਿਹਾ ਨਾ ਸਰਦੀ ਤੋਂ ਗਰਮੀ ਆ ਰਹੀ ਏ

ਹਾਂਜੀ ਹਾਂਜੀ environment ਵੀ ਬੜਾ ਖ਼ਰਾਬ ਜਾ ਚੱਲ ਰਿਹਾ ਕੁੱਝ viral ਵੀ ਫੈਲਿਆ ਬਹੁਤ

ਗੱਲੇ ਤੋਂ ਚੱਲਦਾ ਏ ਫੇਰ ਉਸ ਤੋਂ ਗਲੇ ਤੋਂ ਬਾਅਦ fever ਆ ਜਾਂਦਾ fever ਵੀ ਦੋ ਤਿੰਨ ਚਾਰ ਤੱਕ ਪਹੁੰਚ ਜਾਂਦਾ

ਪੂਰਾ ਸ਼ਰੀਰ ਦੁਖ ਰਿਹਾ ਇਹਦੇ ਨਾਲ ਨਾ ਮਤਲਬ ਇੰਨੀ ਨਸਾ ਦੁੱਖਦੀਆਂ ਨਾ ਕੋਈ ਦਬਾਂਦਾ ਰਹੇ ਬੱਸ ਸ਼ਰੀਰ ਨੂੰ ਹਾਂ ਹਾਂ ਸਾਡੇ ਇੱਥੇ ਵੀ ਉਪਰ ਰਹਿੰਦੇ ਨੇ ਅਹ ਉਹਨਾ ਦੇ ਵੀ ਬੱਚੇ ਛੋਟੇ ਬੱਚੇ ਉਹਨਾ ਦੇ ਆਏ ਦੇ ਏ ਬਾਹਰ Bombay ਤੋਂ ਨੂੰ ਗੱਲਾ ਦਰਦ ਹੋਰ fever ਚੱਲ ਰਿਹਾ ਬਿਚਾਰੇ ਪਰੇਸ਼ਾਨ ਨੇ ਉਹ ਵੀ ਕਹਿੰਦੇ ਬੱਚੇ ਬੁਖਾਰ ਜਬ ਸੇ ਆਏ ਹੈ ਤਬ ਸੇ ਬੀਮਾਰ ਪੜੇ ਹੁਏ ਹੈ ਹਮ ਹਮ ਮੈਂ ਤੇ ਪਹਿਲੇ ਮੇਰੀ ਬੇਟੇ ਨੂੰ ਹੋਇਆ ਉਹਦੇ ਕੰਨ ਵਿੱਚ ਦਰਦ ਹੋਈ ਏ ਗੱਲੇ ਦੇ ਨਾਲ ਨਾਲ ਇੰਨਾ ਰਾਤੀ ਤੜਫਦਾ ਰਿਹਾ ਦਵਾਈ ਦਿੱਤੀ ਸੋ ਗਿਆ ਫੇਰ ਉਸ ਤੋਂ ਬਾਅਦ ਮੈਨੂੰ ਹੋਇਆ

ਕੱਲ ਪਰਸੋ ਗੂੜੀਆਂ ਮੇਰੀ ਠੀਕ ਹੋਈ ਏ

ਸੁਕਰ ਏ school ਜਾਣ ਤੋਂ ਪਹਿਲੇ ਠੀਕ ਹੋ ਗਈ ਏ ਨੀਂ ਤਾਂ ਫੇਰ

ਹਾਂ actually ਕੀ ਹੋਇਆ ਕੀ ਬੱਚਿਆਂ ਦੇ ਅੰਦਰ ਨਾ ਸਭ ਦੇ ਅੰਦਰ ਬੱਚਿਆਂ ਦਾ ਕਿ ਸਭ ਦੇ ਅੰਦਰ immunity ਘਟੀ ਏ

ਉਹ ਬਿਮਾਰੀ ਨਾਲ ਲੜਣ ਦੀ ਕੋਈ ਤਾਕਤ ਨਹੀਂ ਰਹੀ ਕਿਸੇ ਦੇ ਵੀ ਅੰਦਰ ਜੇਰਾ ਜਾ ਕੋਈ ਬੁਖਾਰ ਹੋ ਗਿਆ ਬਾਰਿਸ਼ ਆ ਗਈ ਲੋ ਜੀ ਬੀਮਾਰ ਬੱਚੇ

ਕਿਉਂਕਿ ਅੱਜਕਲ ਕੋਈ ਬੱਚਿਆਂ ਦੇ ਅੰਦਰ ਕੋਈ exercise ਕੋਈ yoga ਕੋਈ ਅੱਛੀ diet ਇਹ ਸਭ ਕੁੱਝ ਨੀਂ ਰਿਹਾ ਕਿਸੇ ਦੇ ਵੀ ਅੰਦਰ

ਦੀ ਅਸੀਂ ਸਵੇਰੇ ਚਾਰ ਵਜੇ ਉਠ ਕੇ ਬੁੜੀਆ ਸਾਹਿਬ ਜੈ ਦਾ ਸੀ ਯਾਦ ਏ ਤੁਹਾਨੂੰ